ਤੇ ਗਰਾਊਂਡ ਦੇ ਵਿੱਚ ਤੁਸੀ ਦੇਖ ਸਕਦੇ ਆ ਜਿਹੜੇ ਪਲੇਅਰ ਆ ਓਹ ਖੇਡ ਦੇ ਹੋਏ ਨਜ਼ਰ ਆ ਰਹੇ ਆ ਤੇ ਫੁੱਟਬਾਲ ਖੇਡ ਰਹੇ ਆ।

ਆਸੇ ਪਾਸੇ ਦਾ ਜਿਹੜਾ ਵਾਤਾਵਰਨ ਹਰਿਆਲੀ ਵਾਲਾ ਆ ਮਾਹੌਲ ਬੜਾ ਵਧੀਆ ਆ ਪੇੜ ਪੋਦੇ ਵੀ ਲੱਗੇ ਆ ਦਰਖਤ ਲੱਗੇ ਆ।

ਇਥੇ ਤੁਸੀਂ ਵਿਜਿਟ ਕਰ ਸਕਦੇ ਆ ਤੁਸੀਂ ਆਈਲੈਟਸ ਵਗੈਰਾ ਵੀ ਸਿੱਖ ਸਕਦੇ ਆ ਤੇ ਸਪੋਕਨ ਇੰਗਲਿਸ਼ ਵੀ ਸਿੱਖ ਸਕਦੇ ਆਂ।

ਤੇ ਜੇ ਕਿਸੇ ਨੇ ਬਾਹਰ ਜਾਣਾ ਇਥੋਂ ਏਅਰ ਟਿਕਟ ਵੀ ਕਰਾ ਸਕਦੇ ਆ ਟਰੇਨ ਦੀਆਂ ਟਿਕਟਾਂ ਵੀ ਕਰਾ ਸਕਦੇ ਆ ਬੱਸ ਦੀਆਂ ਟਿਕਟਾਂ ਵੀ ਕਰਾ ਸਕਦੇ ਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆਉਂਦਾ ਤੇ ਦੇਖ ਸਕਦੇ ਜਿਹੜਾ ਵਿਊ ਹੈਗਾ ਆ ਮਾਰਬਲ ਗੋਦਾਮ ਦਾ ਹੈਗਾ ਆ ਇਥੇ ਦੇਖ ਸਕਦੇ ਆ ਬਹੁਤ ਸਾਰੇ ਮਾਰਬਲ ਪਏ ਹੋਏ ਆ।

ਤੇ ਇਧਰ ਸਫਾਈ ਵਾਲਾ ਮਾਹੌਲ ਆ ਪੇੜ ਪੋਦੇ ਵੀ ਲੱਗੇ ਆ ਦੇਖ ਸਕਦੇ ਡਸਟਬੀਨ ਵਗੈਰਾ ਵੀ ਪਏ ਆ।

ਏਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆਣਦਿਐ ਇੱਕ ਪਹਾੜੀ ਏਰਿਏ ਦਾ ਵਿਊ ਹੈਗਾ ਐ ਤੁਹੀ ਦੇਖ ਸਕਦੇ ਆ ਇੱਥੇ ਕਿੰਨੇ ਸਾਰੇ ਪਹਾੜ ਆ ਤੇ ਬੜੇ ਵੱਡੇ ਵੱਡੇ ਹੈਗੇ ਆ ਬੜੇ ਸੋਹਣੇ ਵੀ ਹੈਗੇ ਆ।

ਤੇ ਇੱਥੇ ਤੁਸੀਂ ਆਪਣੀਆ ਗੱਡੀਆਂ ਵਗੈਰਾ ਜੇਹੜੀਆਂ ਹੈਗਿਆਂ ਵੋਸ਼ ਕਰਾ ਸਕਦੇ ਹਾਂ ਜਿਵੇਂ ਆਪਣੀ ਕੋਈ ਕਾਰ ਹੋ ਗਈ ਜਾ ਕੋਈ ਵੀ ਕਿਸੇ ਤਰ੍ਹਾਂ ਦੀ ਬਾਇਕ ਹੋ ਗਈ।

ਤੇ ਸਰਵਿਸ ਕਰਾ ਸਕਦੇ ਹਾਂ ਤੇ ਵਾਸ਼ ਵੀ ਕਰਾ ਸਕਦੇ ਆਂ ਬੜਾ ਵਧੀਆ ਇਹਨਾਂ ਦਾ ਕੰਮ ਆ ਤੇ ਜਰੂਰ ਵਿਜਿਟ ਕਰੋ।

ਇਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆਂਦੈ ਤੁਹੀ ਦੇਖ ਸਕਦੇ ਹੋ ਇੱਕ ਜੰਗਲ ਦਾ ਵਿਊ ਹੈਗਾ ਇਆ ਤੇ ਦੇਖ ਸਕਦੇ ਆ ਜੰਗਲ ਦਾ ਮਾਹੌਲ ਬੜਾ ਵਧੀਆ ਇਆ।

ਏਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆਣਦਿਐ ਤੁਹੀ ਦੇਖ ਸਕਦੇ ਆਂ ਬੱਸ ਦਾ ਵਿਊ ਨਜ਼ਰ ਆ ਰਿਹਾ ਐ ਜਿਹੜੀ ਬੱਸ ਆ ਸਵਾਰੀਆਂ ਨਾਲ ਪੂਰੀ ਭਰੀ ਹੋਈ ਆ।

ਸਜਾਵਟ ਵੀ ਵਧੀਆ ਏ ਦੇਖ ਸਕਦੇ ਆ ਅੰਦਰ ਬੈਡ ਲੱਗਿਆ ਏ ਬੈਡ ਦੇ ਅੰਦਰ ਜਿਹੜੀ ਚਾਦਰ ਵਿਛਾਈ ਆ ਬਹੁਤ ਹੀ ਸੋਹਣੀ ਆ ਤੇ ਸਰਾਣੇ ਵਗੈਰਾ ਵੀ ਬੜੇ ਵਧੀਆ ਆ।

ਤੇ ਅੰਦਰ ਬਹੁਤ ਸਹੂਲਤਾਂ ਵੀ ਹੈਗੀਆਂ ਆ ਤੇ ਇੱਥੇ ਵਿਸਿਟ ਕਰੋ ਤੇ ਆਪਣੇ ਬੱਚਿਆਂ ਨੂੰ ਐਡਮਿਸ਼ਨ ਕਰਾਓ।

ਹੈਗੇ ਆ ਕਰ ਸਬਜੀ ਵੇਚਦੇ ਹੋਏ ਨਜ਼ਰ ਆਉਂਦੇ ਪਏ ਆ ਇੱਥੇ ਤੁਹਾਨੂੰ ਮਿਲੂਗਾ ਆਲੂ ਮਿਲ ਜੂਗੇ ਮਟਰ ਮਿਲ ਜੂਗੇ।

ਬੈਂਗਣ ਮਿਲਜੁਗੇ ਹਰੀਆਂ ਮਿਰਚਾਂ ਮਿਲਜੁਗੀਆਂ ਹੋਰ ਵੀ ਬਹੁਤ ਸਾਰੀ ਸਬਜੀਆਂ ਮਿਲਜੁਗੀਆਂ ਲੈਣ ਜਾਓ--

ਇਥੋਂ ਤੁਹਾਨੂੰ ਸਮਾਰਟ ਟੀ_ਵੀ ਮਿਲ ਜੂਗੇ ਤੇ ਐਲ_ਸੀ ਡੀਆਂ ਐਲ_ਈ_ਡੀ ਮਿਲ ਜੂਗੇ ਹੈ ਨਾ।

ਇਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆਂਦਿਆ ਤੁਹੀ ਦੇਖ ਸਕਦੇ ਆ ਜਵੈਲਰ ਸ਼ੌਪ ਦਾ ਵਿਊ ਹੈਗਾ ਆ ਤੇ ਇੱਥੋਂ ਤੁਹਾਨੂੰ ਜਵੈਲਰੀ ਦਾ ਹਰ ਇੱਕ ਸਮਾਨ ਮਿਲਜੂਗਾ।

ਇਸ ਪਿੱਕਚਰ ਵਿੱਚ ਜਿਹੜਾ ਵਿਊ ਨਜ਼ਰ ਆਉਣ ਦਿਆ ਤੇ ਦੇਖ ਸਕਦੇ ਹੋ ਇੱਕ ਸਟੂਡੀਓ ਦਾ ਵਿਊ ਨਜ਼ਰ ਆਉਣ ਦਿਆ ਤੇ --

ਤੇ ਇਸ ਪਿੱਚਰ ਵਿਚ ਜਿਹੜਾ ਵਿਊ ਨਜ਼ਰ ਆਂਦੈ ਤੁਹੀ ਦੇਖ ਸਕਦੇ ਹੋ ਇੱਕ ਘਰ ਦਾ ਵਿਊ ਨਜ਼ਰ ਆਂਦੈ ਇੱਥੇ ਘਰ ਬਣਦਾ ਹੋਇਆ ਨਜ਼ਰ ਆ ਰਿਹਾ ਐ ਦੇਖ ਸਕਦੇ ਔ ਜਿਹੜੇ ਮਿਸਤਰੀ ਆ ਘਰ ਬਣਾ ਰਹੇ ਆ।

ਮਜਦੂਰ ਆ ਜਿਹੜੇ ਬੜੀ ਮਿਹਨਤ ਕਰਦੇ ਪਏ ਆ ਮਿਹਨਤ ਨਾਲ ਕੰਮ ਕਰਦੇ ਪਏ ਆ ਤੇ ਕੰਮ ਵੀ ਬੜਾ ਵਧੀਆ ਕਰ ਰਹੇ ਆ ਦੇਖ ਸਕਦੇ ਆ ਇਥੇ ਪਾਣੀ ਦੇ ਡਰਮ ਭਰੇ ਹੋਏ ਪਏ ਆ।

ਪਾਇਪ ਵੀ ਲੱਗਿਆ ਹੋਇਆ ਹੈ ਆਸੇ ਪਾੱਸੇ ਰੋਹੜੀ ਵੀ ਪਈ ਹੈ ਇੱਟਾਂ ਵੀ ਪਈਆਂ ਹੋਇਆਂ ਮਿੱਟੀ ਵੀ ਪਈ ਆ ਬੜਾ ਵਧੀਆ ਇੱਥੇ ਦਾ ਮਾਹੌਲ ਆ।